ਉਹਦੇ ਵਿੱਚ ਰੱਖ ਲੋ ਵਿੱਚ ਹੀ ਘੀ ਦੇ according ਜਿੰਨਾ ਕ ਆਪਾਂ ਘੀ ਪਾਉਗੇ

ਮਿਰਚ ਜੋ ਵੀ ਪਾਣਾ ਉਹ ਪਾ ਕੇ ਸਾਰਾ mix ਕਰਲੋ

ਉਵੇ ਆਟਾ ਗੁੰਨ ਕੇ ਆਪਾਂ ਜਿਵੇਂ simple ਰੋਟੀ ਬਣਾਨੇ ਆ ਉਵੇ ਬਣਾ ਸਕਦੇ ਆ

ਦੀ ਤੇ ਇੱਕ ਹੋਰ ਮੇਰਾ ਰਹਿ ਗਿਆ ਦੀ ਇੱਕ ਹੋਰ ਮੂਲੀ ਦਾ ਪਰਾਂਠਾ ਆਪਾਂ ਕਿਸ ਤਰੀਕੇ ਨਾਲ ਬਣਾਉਗੇ ਉਹਦੇ ਚ ਕੀ ਏ ਮੂਲੀ ਦਾ ਪਰਾਂਠਾ ਆਪਾਂ ਜਿਵੇਂ ਕੀ ਮੂਲੀ ਨੂੰ ਧੋ ਸਵਾਰ ਕੇ

ਜੇ ਆਪਾਂ ਰਾਤ ਨੂੰ ਕਰ ਕੇ ਰੱਖਦੇ ਆ ਜਿਆਦਾ best ਏ

ਰਾਤ ਨੂੰ ਕੱਦੁਕਸ ਕਰਕੇ ਉਹਦੇ ਵਿੱਚ ਨਮਕ add ਕਰਕੇ ਉਹਨੂੰ ਸਾਰੀ ਰਾਤ ਪਿਆ ਰਹਿਣ ਦੋ

ਨਮਕ ਨਿਕਲ ਜਾਏਗਾ ਜਿੰਨਾ ਵੀ ਪਾਣੀ ਪਰਿਆ ਹੋਏਗਾ ਉਹ ਸਾਰਾ ਨਿਕਲ

ਉਹਨੂੰ ਚੰਗੀ ਤਰ੍ਹਾਂ ਨਿਚੋੜਨ ਤੋਂ ਬਾਅਦ ਜਦੋਂ ਆਪਾਂ ਆਟਾ ਗੁੰਨਦੇ ਆ ਉਹਦੇ ਵਿੱਚ ਆਪਾਂ ਨਮਕ ਪਾ ਸਕਦੇ ਆ

ਪਾਣ ਤੋਂ ਬਾਅਦ ਆਟੇ ਚ ਪਾ ਸਕਦੇ ਆ ਇੰਨੁ ਵੀ ਜੇ ਆਪਾਂ ਦੁਬਾਰਾ ਮੂਲੀਆਂ ਚ ਨਮਕ ਪਾਉਗੇ ਤਾਂ

ਲੱਗ ਜੇਗਾ ਠੀਕ ਏ ਕਿਉਂਕਿ already ਮੂਲੀਆਂ ਚ ਵੀ ਨਮਕ ਹੋਏਗਾ ਈ

ਆਪਾਂ ਕਿਹੜਾ ਮੂਲੀਆਂ ਤੋਂ ਈ ਆ ਨੇ ਆ ਉਸ ਚ ਪਾਣੀ ਹੀ

ਹਾਂ ਉਸ ਤੋਂ ਬਾਅਦ ਉਹਨੂੰ ਆਪਾਂ ਉਵੇ ਈ ਉਸੇ ਤਰੀਕੇ ਨਾਲ ਉਸ ਵਿੱਚ ਹਰੀ ਮਿਰਚ ਪਾਉਗੇ

ਤੇ ਉਵੇ ਈ ਆਪਾਂ ਉਸੀ ਤਰ੍ਹਾਂ ਆਟੇ ਨੂੰ ਜਿਆਦਾ hard ਨੀ ਰਖੋਗੇ ਪਤਲਾ ਜਾ ਆਟਾ ਗੁੰਨੋਗੇ

ਉਹਨੂੰ ਆਟਾ ਗੁੰਨਣ ਤੋਂ ਬਾਅਦ ਫੇਰ ਜਿਹੜਾ ਉਹ paste ਮਤਲਬ ਅਧਰਕ ਲਸਣ ਜੋ ਵੀ ਪਾਣਾ ਚਾਹਨੇ ਆ ਆਪਾਂ ਜੀਰਾ ਵੀ ਪਾ ਸਕਦੇ ਆ

ਮਿਰਚ ਵੀ ਪਾ ਸਕਦੇ ਆ ਹਰੀ ਮਿਰਚ ਵੀ ਥੋੜੀ ਥੋੜੀ

ਤੇ ਨਮਕ ਪਾਉਗੇ ਫੇਰ ਮਸਾਲਾ ਤਾਂ ਨੀ ਐਵੇ ਪਾ ਸਕਦੇ ਆ

ਪੇੜਾ ਕਰਕੇ ਪੇੜਾ ਕਰਨ ਤੋਂ ਬਾਅਦ ਜਦੋਂ ਆਪਾਂ ਉਸ ਨੂੰ paste ਪਾਉਗੇ ਜਦੋਂ

ਪਾਉਣ ਤੋਂ ਬਾਅਦ paste ਉਨਾ ਕ ਪਾਣਾ ਜਿੰਨਾ ਕ ਪੇੜਾ ਏ ਆਪਣਾ

ਉਸ ਤੋਂ ਘੱਟ ਰੱਖਣਾ ਤਾਂ ਜੋ ਆਪਾਂ ਜਦੋਂ ਪਰੋਂਠੇ ਨੂੰ ਵੇਲਦੇ ਆ

ਹਾਂ ਉਸ ਨੂੰ ਆਟੇ ਨੂੰ ਵੀ ਨਰਮ ਹੀ ਰੱਖਣਾ ਏ

ਤੇ ਫੇਰ ਉਵੇ ਜਿਵੇਂ ਆਪਾਂ ਘਿਉ ਵਗੈਰਾ ਲਗਾਣਾ ਹੋ ਗਿਆ ਤਾਂ ਸਾਰਾ ਕੁੱਝ ਉਵੇ ਈ ਕਰਨਾ

ਦੀ ਹੁਣ ਜਿਵੇਂ ਮਤਲਬ ਵੀ ਜੋ ਵੀ ਤੁਸੀਂ ਮੈਨੂੰ ਪਰਾਂਠੇ ਦੱਸੇ ਏ ਉਹਦਾ ਹੁਣ process ਤਾਂ ਸਾਰਿਆ ਦਾ same ਹੀ ਹੈ ਥੋੜਾ ਜਾ

ਕੁੱਝ ਕੁੱਝ ਪਰਾਂਠੇਆ ਦਾ ਤੇ ਜਿਵੇਂ ਆਪਾਂ ਜਿਵੇਂ ਆਪਣਾ stuff ਹੋਊਗਾ ਉਵੇ ਆਪਾਂ ਆਟਾ ਗੁੰਨਣਾ ਜੇ

ਆਪਣਾ ਥੋੜਾ ਜਾ ਏਵੈ ਦਾ ਹੈ ਕੀ ਉਹਦੇ ਚੋ ਨਿਕਲ ਜੁਗਾ ਤਾਂ ਆਪਾਂ ਨੂੰ ਉਹਦੇ ਲਈ ਥੋੜਾ hard ਥੋੜਾ ਜਾ soft ਹੁਣ ਜਿਵੇਂ ਆਲੂਆਂ ਲਈ ਤੁਸੀਂ ਕਿਹਾ ਵੀ ਮੈਨੂੰ ਥੋੜਾ ਜਾ soft ਆਟਾ ਚਾਹੀਦਾ

ਤੇ ਹੁਣ ਜਿਵੇਂ ਆਪਾਂ ਮੂਲੀ ਵਗੈਰਾ ਬਣਾ ਮੂਲੀ ਦੇ ਪਰਾਂਠੇ ਬਣਾਨੇ ਏ ਜਾਂ ਗੋਭੀ ਦੇ ਬਣਾਨੇ ਏ ਉਹਦੇ ਲਈ ਆਪਾਂ ਥੋੜਾ ਜਾ ਠੀਕ ਠੀਕ ਆਟਾ ਵੀ

ਹੋਰ ਆਪਾਂ ਮਤਲਬ ਕੇ ਇੱਕ ਪਪੀਤਾ ਹੁੰਦਾ ਮਤਲਬ ਕੇ ਉਹ

ਵਿੱਚ ਵੀ ਕਾਫੀ ਲੱਗਿਆ ਹੁੰਦਾ ਕਚਾ ਪਪੀਤਾ ਕਹਿੰਦੇ ਏ ਜਿਹਨੂੰ

ਕੱਚਾ ਪਪੀਤਾ ਕੱਚਾ ਪਪੀਤਾ ਇੰਨੁ ਇੱਕ ਤਾਂ ਪੱਕਾ ਹੁੰਦਾ ਉਹ ਮਿੱਠਾ ਹੋ ਜਾਂਦਾ ਜਿਹੜਾ ਕੱਚਾ ਪਪੀਤਾ ਹੁੰਦਾ ਉਹ ਥੋੜਾ ਫੀਕਾ ਹੁੰਦਾ ਵਾ

ਉਹਨੂੰ ਉਸੀ ਤਰ੍ਹਾਂ ਧੋ ਕੇ ਮਤਲਬ ਕੇ ਕੱਦੁਕਸ ਕਰੋਂਗੇ ਆਪਾਂ

ਕੱਦੁਕਸ ਕਰਨ ਤੋਂ ਬਾਅਦ ਜਿਵੇਂ ਆਪਾਂ ਮੂਲੀ ਦਾ ਪਰੋਂਠਾ ਬਣਾਨੇ ਆ

ਮੂਲੀ ਦਾ ਪਰੋਂਠਾ ਥੋੜਾ ਹੁੰਦਾ ਮਤਲਬ ਕੇ ਉਹ ਹੁੰਦਾ ਉਸ ਚ ਪਾਣੀ ਨਿਕਲਣ ਲੱਗ ਜਾਂਦਾ ਏ

ਜਿਹੜਾ ਇਹ ਪਪੀਤੇ ਦਾ ਪਰੋਂਠਾ ਹੁੰਦਾ ਏ ਕਿਉਂਕਿ ਪਪੀਤਾ ਕੱਚਾ ਹੁੰਦਾ ਏ ਜੇ ਪੱਕਾ ਹੋਏਗਾ ਉਹ ਪੱਕੇ ਪਪੀਤੇ ਚੋ ਵੀ ਪਾਣੀ ਜਾ ਨਿਕਲਦਾ

ਕੱਚਾ ਪਪੀਤਾ ਹੁੰਦਾ ਉਹਦੇ ਚ ਇੰਨਾ ਪਾਣੀ ਨਹੀਂ ਹੁੰਦਾ

ਉਹ ਠੀਕ ਮਤਲਬ ਕੀ ਜਦੋਂ ਉਹਨੂੰ

ਹਾਂ ਸੁੱਕਾ ਸੁੱਕਾ ਜਾ ਹੁੰਦਾ ਏ ਉਸ ਚ ਆਪਾਂ ਨਮਕ ਪਾ ਸਕਦੇ ਆ

ਦੀ ਜਿਵੇਂ ਹੁਣ ਤੁਸੀਂ ਇਹਦਾ ਜਿਵੇਂ ਕਹਿ ਰਹੇ ਸੀ ਮੂਲੀ ਨੂੰ ਰਾਤ ਭਰ ਰੱਖਦੇ ਭਿਉ ਕੇ ਕਿਆ ਫੇਰ ਆਪਾਂ ਪਪੀਤੇ ਨੂੰ ਵੀ ਰਾਤ ਭਰ ਲਈ ਰੱਖਣਾ

ਉਹ same ਹੁੰਦਾ ਮਤਲਬ ਕੀ ਮੂਲੀ ਜਿਆਦਾ ਉਹ ਕਰਦੀ ਏ

ਪਪੀਤਾ ਕਿਉਂਕਿ ਉਹ ਕੱਚਾ ਹੁੰਦਾ ਏ ਨਾ ਉਸ ਚ ਇੰਨਾ ਉਹ ਨੀ ਹੁੰਦਾ ਏ

ਤੇ ਦੀ ਇਹਦੇ ਵਿੱਚ ਵੀ ਉਵੇ ਈ same ਅਹ ਪਿਆਜ ਮਿਰਚ ਧੰਨੀਆ

ਧੰਨੀਆ ਪਾ ਸਕਦੇ ਆ ਮਤਲਬ ਕੀ ਇਸ ਚ ਵੀ ਧੰਨੀਆ

ਤੇ ਪਿਆਜ ਨੀ ਪਿਆਜ ਮੂਲੀ ਚ ਵੀ ਆਪਾਂ ਘੱਟ use ਕਰਦੇ ਆ ਨਹੀਂ ਪਾ ਸਕਦੇ

ਨਹੀਂ ਰਹਿੰਦਾ ਫੇਰ ਪਿਆਜ ਦਾ ਵੀ taste ਆਂਦਾ ਵਿੱਚ ਮੂਲੀ ਦਾ ਵੀ ਆਉਂਦਾ ਹਾਂ ਫੇਰ ਹੁਣ ਜਿਆਦਾ heavy ਜਾ ਵੀ ਹੋਜੂਗਾ